ਬੋਹੁਤ ਸਾਰੇ ਪੇੜ ਪੌਧੇ ਲੱਗੇ ਹੋਏ ਹਨ ਇੱਸ ਦੇ ਅੰਦਰ ਖਾਲੀ ਜਗਾਹ--

ਜੋ ਕਿ ਸਾਰੇ ਬੱਚਿਆਂ ਨੂੰ ਪੜ੍ਹਾ ਰਹੀ ਹੈ।

ਇਹ ਬਹੁਤ ਸੋਹਣਾ ਜਿਹਾ ਏਰੀਆ ਅਤੇ ਕਲਾਸਰੂਮ ਹੈ।

ਇਹ ਇੱਕ ਖਾਲੀ ਜਿਹਾ ਏਰੀਆ ਹੈ ਜਿਸ ਦੇ ਅੰਦਰ ਬਹੁਤ ਸੋਹਣੀ ਸਜਾਵਟ ਹੋਈ ਹੈ।

ਜਿੱਸ ਦੇ ਅੰਦਰ ਇੱਕ ਸਾਈਕਲ ਲੱਗਾ ਹੋਇਆ ਹੈ।

ਇਸ ਦੇ ਅੰਦਰ ਦੋ ਤਿੰਨ ਮਸ਼ੀਨਾਂ ਹਨ ਜੋ ਕਿ ਅਸੀਂ ਦੇ--

ਜਿਸ ਦੇ ਅੰਦਰ ਬਹੁਤ ਸਾਰੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ।

ਇਹ ਇੱਕ ਖਾਲੀ ਏਰੀਆ ਹੈ ਜਿਸਦੇ ਅੰਦਰ ਇੱਕ ਰੈਸਟੋਰੈਂਟ ਹੈ।

ਜਿਸ ਦੇ ਅੰਦਰ ਬਹੁਤ ਸੋਹਣੀ ਸਜਾਵਟ ਹੋਈ ਹੈ ਇਸ ਦੇ ਅੰਦਰ ਲਾਈਟਿੰਗ ਵੀ ਹੋਈ ਹੈ।

ਜਿਸ ਦੇ ਅੰਦਰ ਹਰਿਆਵਲੀ ਹੋਈ ਹੈ ਜੋ ਕੀ ਅਸੀਂ ਸਾਹਮਣੇ ਦੇਖ।

ਜਿਸ ਦੇ ਬਾਹਰ ਬਹੁਤ ਆਦਮੀ ਅਤੇ ਔਰਤਾਂ ਲੰਘ ਰਹੀਆਂ ਹਨ।

ਇਸ ਦੇ ਅੰਦਰ ਬਹੁਤ ਸਾਰੇ ਜਾਣੇ ਖਰੀਦ ਕਰ ਰਹੇ ਹਨ।